ਜਿੱਸ ਤੇ ਬੈਠੇ ਚਾਰ ਵਿਅਕਤੀ ਲੱਕੜੀ ਦਾ--

ਇਹ ਸਾਨੂੰ ਇੱਕ ਦੁਕਾਨ ਦਿਖਾਈ ਦੇ ਰਹੀ ਹੈ।

ਮੱਛੀਆਂ ਵਾਲੀਆਂ ਦੁਕਾਨਾਂ ਨਜ਼ਰ ਆ ਰਹੀਆਂ ਹਨ।

ਅਤੇ ਇਸ ਦੇ ਪਿੱਛੇ ਬਹੁਤ ਸਾਰੇ ਰੁੱਖ ਵੀ ਲੱਗੇ--

ਇਹ ਸਾਨੂੰ ਇੱਕ ਅਜਾਇਬ ਘਰ ਨਜ਼ਰ ਆ ਰਿਹਾ ਹੈ।

ਇਹ ਸਾਨੂੰ ਇੱਕ ਦੁਕਾਨ ਦਿਖਾਈ ਦੇ ਰਹੀ ਹੈ।

ਅਤੇ ਬਾਹਰ ਇੱਕ ਮੋਟਰਸਾਈਕਲ ਦਿਖਾਈ ਦੇ ਰਿਹਾ ਹੈ।

ਬੈਠਣ ਵਾਸਤੇ ਬੈਂਚ ਵੀ ਲੱਗੀ ਹੋਏ ਹਨ ਅਤੇ ਲਾਲ ਰੰਗ ਦੇ ਪੜਦੇ ਦਿਖਾਈ ਦੇ ਰਹੇ ਹਨ।

ਇਹੀ ਸਾਨੂੰ ਇੱਕ ਕਮਰਾ ਦਿਖਾਈ ਦੇ ਰਿਹਾ ਹੈ।

ਜਿਸ ਦੇ ਵਿੱਚ ਇੱਕ ਬੱਚੀ ਨੇ ਭਾਰਤ ਦਾ ਝੰਡਾ ਲਹਿਰਾਇਆ ਹੋਇਆ ਹੈ।

ਏਹ ਇੱਕ ਫੁੱਲਾਂ ਵਾਲਾ ਹਾਰ ਨਜ਼ਰ ਆ ਰਿਹਾ ਹੈ।

ਜੋ ਕਿ ਇੱਕ ਪਿੰਜਰੇ ਵਿੱਚ ਕੈਦ ਦਿਖਾਈ ਦੇ ਰਿਹਾ ਹੈ।

ਲੱਕੜ ਦੀਆਂ ਤਾਕਿੱਯਾਂ ਪਈਆਂ ਹੋਈਆਂ ਨਜ਼ਰ ਆ ਰਹੀਆਂ ਹਨ।